ਆਹੋ ਸ਼ੂਗਰ ਆਲੇ ਦਾ ਕੀ ਪਤਾ, ਕਦੋਂ ਵਧਗੀ ਤੇ ਕਦੋਂ ਘਟਗੀ ਹਨਾ। ਉਹ ਦੂਜਾ ਤੇ ਉਹਨੂੰ ਵੀ ਹਾਰਟ ਦੀ ਪਰਾਬਲਮ ਆ ਜਿਹੜਾ ਵੱਡਾ ਇਹਦਾ ਭਰਾ ਆਲਿਆਂ ਦਾ ਜਵਾਈ ਜਿਹੜਾ।

ਉਹਨੂੰ ਹਾਰਟ ਦੀ ਪਰਾਬਲਮ ਆ ਉਹਦੇ ਕਰਕੇ ਇਨ੍ਹਾਂ ਨੇ ਚਾਚੇ ਦਾ ਅੱਛਾ-ਅੱਛਾ। ਕਦੇ ਤਾਂ ਕਹਿੰਦੇ ਕੁੜੀ ਨੀਂ ਠੀਕ, ਆਹ ਕੁੜੀ ਜੋ ਬਿਮਾਰ ਆ। ਉਹ ਤੇ ਵੱਡੀ ਕੁੜੀ ਬਿਮਾਰ ਆ ਨਾ। ਇਹ ਛੋਟੀ ਕੁੜੀ ਇਥੇ, ਉਹ ਮੰਨੂ ਦੀ ਦਰਾਣੀ ਆ, ਇਹ ਜਠਾਣੀ।

ਹਮ ਮਗਰ ਰੋਟੀ-ਪਾਣੀ ਨੂੰ ਵੀ ਕੋਈ ਚਾਹੀਦਾ ਉਥੇ ਤਾਂ ਬੜੀ ਮੁਸ਼ਕਿਲ ਆਈ ਫਿਰ ਉਥੇ ਗੁਰਦੁਆਰੇ ਚ ਰਹਿ ਰਹਿ ਕੇ ਕਿਤੇ ਫੇਰ ਜਾ ਕੇ ਕੀਤਾ ਸੀ ਕੰਮ। ਐਨੇ ਟੈਸਟਾਂ ਦੇ ਵਿੱਚ ਦਸ ਟੈਸਟ ਹੋਏ ਸੀ, ਦਸ ਦਿਨ ਲੱਗੇ ਸੀ, ਹਿਸਾਬ ਲਾ ਲੈ ਸਾਡੇ। ਫਿਰ ਗੁਰਦੁਆਰੇ ਦੇ ਵਿੱਚ ਸੌਂਦੇ ਸੀ। ਮੈਂ ਕਿਆ ਸੌਣ ਨੂੰ ਵੀ ਨੀਂ ਉਥੇ ਜਗ੍ਹਾ ਮਿਲਦੀ। ਜਿਨ੍ਹਾਂ ਨੇ ਟੈਸਟ ਕਰਾਉਣੇ ਹੁੰਦੇ ਆ, ਪਤਾ ਕਿੰਨੇ ਸੁੱਤੇ ਹੁੰਦੇ ਲੋਕੀਂ ਉਥੇ, ਸੜਕਾਂ ਤੇ ਈ। ਉਥੇ ਇਹ ਨੀਂ ਦੇਖਣਾ ਕਿ ਇਨ੍ਹਾਂ ਨੂੰ ਕੋਈ ਥਾਂ ਮਿਲੇ, ਵੀ ਕਿਥੇ ਮਿਲਦਾ ਤੇ ਕਿੱਥੇ ਨਈਂ, ਸੜਕਾਂ ਤੇ ਕੰਡਿਆਂ ਤੇ ਪਏ ਹੁੰਦੇ। ਚੰਗਾ ਫਿਰ ਉਹ ਆਗੀ ਮੇਰੀ, ਫਿਰ ਕਰਦੀ ਆਂ।

ਓਥੇ ਗਲ ਬਾਤ ਕਰ ਕੇ ਹੀ ਬਾਰੇ ਸੋਚਾਂ ਗਾ ਏਸ ਗਲ ਤੇ ਕਿੰਨੇ ਦਿਨ ਲੜਾਈ ਹੁੰਦੀ ਰਹੀ ਓ ਦਿਨ ਇਹ ਕਲੇਸ਼ ਚਲਦਾ ਰਿਹਾ ਰਿੰਪੀ ਨੂੰ ਜਿੰਦੇ ਨੇ ਪਯਾਰ ਭਰਿਯਾਂ ਗੱਲਾਂ ਕਰ ਕੇ ਤੇ ਇਕਲੇ ਬਹਿਰ ਜਾਣ ਵਾਸਤੇ ਮਨਾ ਮਨਾ ਲਯਾ ਜਿੰਦਾ ILETS ਕਰਨ ਵਾਸਤੇ ਸ਼ਾਹੇਰ ਲੱਗ ਗਯਾ ਊ ਸਵੇਰੇ ਘਰੋਂ ਨਿਕਲਦਾ ਤੇ ਸ਼ਾਮੀ ਬਚਦਾ ਘਰ ਜਾ ਕੇ ਤੇ ਊ ਰਿਮਪੀ ਨਾਲ ਕੋਈ ਗਲ ਬਾਤ ਨਹੀ ਕਰਦਾ

ਚਾਰ ਸਾਲ ਵਾਦੀ ਸੀ ਜਿੰਦੇ ਨੇ ILETS ਦੇ paper ਦੀਨ ਵਾਸ੍ਟੀ ਫੀਸ ਭਰ ਦਿਤੀ ਜਿਥੇ ਜਿਸ ਦਿਨ ਜਿੰਦੇ ਨੇ ਪੈਪਰ ਦੀਨ ਜਾਣਾ ਸੀ ਦਿਮ੍ਪੀ ਨੇ ਜਿੰਦੇ ਦੇ ਲੈ ਸਵੇਰੀ ਉਠ ਕੀਯ ਪਾਤ ਕੀਤਾ ਗੁਰੁਦ੍ਵਾਰੀ ਪ੍ਰਸ਼ਾਦ ਕਰਵਾ ਕੇ ਆਈ ਦਿਮ੍ਪੀ ਹਾਫ੍ਟੀ ਵਿਚ ਏਇਕ ਦੋ ਦਿਨ ਗੁਰੂਦਵਾਰਾ ਸਾਹਿਬ ਜ਼ਰੁਰ ਜਾਂਦੀ ਸੀ ਜਿੰਦੇ ਨੇ paper ਦਿਤਾ ਤੇ ਜਿੰਦੇ ਦੇ ਸਾਡੇ ਚੇ band ਅਗੇ ਘਰ ਵਿਚ ਬੋਹਤ ਖੁਸ਼ੀ ਹੋਈ ਤੇ ਜਿੰਦਾ ਕੈਨੇਡਾ ਵਾਸ੍ਟੀ ਸ਼ੇਹਰ ਦੇ ਅਗੇੰਤਾਂ ਕੋਲ file ਲਗਾ ਲੈ ਕੁਛ ਦਿਨਾਂ ਬਾਅਦ ਸ਼ਿੰਦੇ ਨਾ ਜਿੰਦੇ ਦਾ offer letter ਆਗਯਾ ਤੇ visa ਲਾਗ ਗਯਾ ਜਿੰਦਾ ਕੈਨੇਡਾ ਰਹਨ ਟਾਰਾਂਟੋ ਵਿਚ ਰੇਹਾਨ ਲਾਗ ਗਯਾ ਤੇ ਦਿਮ੍ਪੀ ਘਰ ਵਿਚ ਇਕਲੀ ਪੀ ਗਈ ਏਇਕ

Phone ਊ ਮਾਂ ਨੂ ਕਰਦਾ ਸੀ ਪਯੋ ਨਾਲ ਕਰਦਾ ਸੀ ਰਿਮਪੀ ਨੇ ਰੋ ਰੋ ਕੇ ਸ਼ੁਰੂ ਕਰ ਦਿਤੇ ਤੇ ਦੂਜੇ ਪਾਸੇ ਜਿੰਦਾ ਖੁਸ ਸੀ ਕ ਓ ਕੈਨੇਡਾ ਵਿਚ ਵਧੀਆ ਕਮ ਗਿਆ ਸੀ ਤੇ

ਜਿੰਦੇ ਨੇ ਰਿਮ੍ਪੀ ਨੂ ਸੁਖ ਚਿੰਤਾ ਨਹੀ ਕੀਤਾ ਊਹ ਓਸਨੂ ਭੁਲ ਗਯਾ ਸੀ ਕੇ ਊ ਵਿਯਾਯਾ ਵੀ ਹੋਯਾ ਸੀ ਊ ਹਰ ਰੋਜ਼ ਨਿਤ ਨਵੀ ਕੁੜੀ ਲਬਦਾ ਸੀ ਤੇ ਰਾਤਾਂ ਰੰਗੀਨ ਕਰਦਾ ਸੀ ਏਥ੍ਯਾ ਰੇਹ੍ਨ੍ਦੀਯਾਂ ਜਿੰਦੇ ਨੂ ਤੀਨ ਸਾਲ ਬੀਤ ਚੁਕੇ ਸਨ ਕੁਜ ਮਹਿੰਯਾਂ ਮਹੀਨੇ ਹੀ ਓਸਨੂ ਦਿਮ੍ਪੀ ਨਾਲ ਏਇਕ ਦੋ ਵਾਰ ਗਲ ਕੀਤੀ ਸੀ ਹਨ ਓਦਾ ਊ ਬਿਲਕੁਲ ਓਸ ਨੇ ਦਿਮ੍ਪੀ ਨਾਲ ਗਲ ਕਰਨੀ ਬੰਦ ਕਰ ਦਿਤੀ ਸੀ ਜਿੰਦਾ ਹਰ ਰੋਜ਼ ਨਿਤ ਨਵੀ ਲੜਕੀ ਨਾਲ ਨਾ ਹਮਬਿਸਤਰ ਹੁੰਦਾ ਤੇ ਖੂਬ ਪਾਰ੍ਟਿਯਾੰ ਕਰਦਾ ਰਿਮਪੀ ਨੇ ਵੀ ਆਪਣਾ ਮਨ ਕਿਸੇ ਹੋਰੋ ਪਾਸੇ ਲਾਵਾਂ ਲੈ ਇਕ ਸਕੂਲ ਵਿਚ ਪਰ੍ਹਾਂ ਬਾਰੇ ਸੋਚ੍ਯਾ ਰਿਮਪੀ ਖੁਦ ਵੀ ਪਢ਼ੀ ਲਿਖੀ ਹੋਈ ਸੀ ਓਸਨੇ BA ਕੀਤੀ ਹੋਈ ਸੀ ਊ ਸ਼ੇਹਰ

ਦੇ ਕਰੀਬ ਹੋਗੀ ਸੀਹੁਣ ਊ ਹੋਰ ਵੀ ਸੁੰਦਰ ਹੋ ਗਈ ਸੀ। ਕੇਹਾ ਜਾਂਦਾ ਹੈ ਕੇ ਇਕ ਔਰਤ ਤੇ ਮਰਦਮ ਦਾ ਅਸਲ ਉਮਰ ਜਵਾਨੀ ਟੀ ਤੋਂ ਵਿਚ ਹੀ ਹੁੰਦੀ ਹੈ। ਏਸ ਉਮਰ ਵਿਚ ਰਿਮਪੀ ਦਾ ਪ੍ਯਾਰ ਰਿਮਪੀ ਨੂੰ ਪਯਾਰ ਦੀ ਜ਼ਰੁਰਤ ਸੀ ਸ਼ਿੰਦੇ ਪਾਸੋ ਲੋਟਦੀ ਸੀ ਓਹਦੀ ਜਵਾਨੀ ਹਲੇ ਤਕ ਕੰਵਾਰੀ ਸੀ ਹਰ ਓਹ ਹਰ ਦਿਨ ਜਿੰਦੇ ਦੇ ਵਾਪਿਸ ਆਉਣ ਦੀ ਉਡੀਕ ਕਰਦੀ ਜਿੰਦੇ ਨੇ ਗਾਯਾਰਾਂ ਸਾਲ ਊ ਬਹਿਰ ਗਿਆ ਹੋ ਗਏ ਸਨ ਇਹ ਸਾਲਾਂ ਵਿਚ ਊ ਬੋਹਤ ਬਾਰ ਰਿਮਪੀ ਨੇ phone ਕਰ ਕਰ ਕੇ ਸੁਬਹ ਸੀ ਕੀ ਊ ਕੁਛ ਦਿਨਾਂ ਵਿਚ ਆ ਰਯ ਆਯ ਦਿਮ੍ਪੀ ਨੂ ਚਾ ਚਾਢ਼ ਜਾਂਦਾ ਊ ਨਵੇ ਨਵੇ ਸੁਇਟ ਸਿਲਾ ਕੇ ਰਖ ਲੇੰਡਿ ਜਿੰਦਾ ਏਦਾਂ ਲਾਰਾ ਚੜ ਦਾ ਪਰ ਵਾਪਿਸ ਨਾ ਆਉਂਦਾ ਏਸ ਵਾਰ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 ਓਸ ਪਾਸ ਆਸ ਪਾਸ ਜਿੰਦਾ ਜ਼ਰੁਰ ਅਵੇ ਗਾ ਓਸਨੂ ਆਸ ਸੀ ਕੀ ਜਿਵੇਂ ਦਿਮ੍ਪੀ ਨੇ ਆਜ ਤਕ ਆਪਣਾ ਜਿੰਦੇ ਨੂ ਵਾਸਤੇ ਸੰਭ ਕੇ ਰਖ੍ਯਾ ਹੋਯਾ ਸੀ ਓਸਨੇ ਆਪਣਾ ਜਵਾਨੀ ਗੁਲਾਬ ਦੇ ਫੁਲਾਂ ਓਤੇ ਤੇ ਏਸ ਤਰਹ ਮਹਕਾਕੇ ਮਹਕਾਂਦੇ ਰੱਖਿਆ ਸੀ ਕੇ ਕੀ ਓਹ ਵਿਯਾਹ ਕੇ ਆਈ ਸੀ ਕਿਉਕਿ ਊ ਜਿੰਦੇ ਨਾਲ ਏਇਕ ਹਮ੍ਬਿਸ੍ਟਰ ਨਈ ਹੋਈ ਦਿਮ੍ਪੀ ਉਸਦੀ ਉਡੀਕ ਕੀਤੀ ਸੀ ਪਰ ਜਿੰਦਾ ਨਾ ਆਯਾ। ਓਸਨੇ ਕਈ phone call ਕਰ ਕੇ ਦਸ੍ਯਾ ਕਿ ਨਾ ਹੀ ਕੋਈ message ਕੀਤਾ, ਰਿਮਪੀ ਦਾ ਦਿਲ ਤੂਤ ਗਯਾ ਓਸਨੇ ਕਈ ਰਾਤਾਂ ਰੋ ਰੋ ਕੇ ਗੁਜ਼ਾਰਿਯਾਂ। ਰਿਮਪੀ ਜਿੰਦੇ ਦੀ ਉਡੀਕ ਕਰ ਇੰਜ ਕਰਦੀ, ਬਾਬਿਯਾਯ ਅਮ੍ਬਰ ਤੇ

ਓਹਨਾਂ ਦੇ ਸਕੂਲ ਦੇ ਵਿਚ ਕੋਲ੍ਲੇਗੇ ਦੇ MP ਵਾਦਾ ਵਿਧ੍ਯਰਥੀ teacher training ਲੈਣ ਵਾਸਤੇ ਆਯ ਹੋਆਯ ਹਨ ਜਿਦਾਂ ਅਮਨ ਸਿੰਘ ਗੋਰਾ ਚਿਤਾ ਸੋਹਨਾ ਸੁਨਾਖਾ ਗਬਰੂ ਅਮਨ ਦੀ ਉਮਰ ਤੇਈ ਕੋ ਸਾਲ ਸੀ ਊ ਸ਼ਾਰੇਰ ਦਾ ਸੁਨੇਹਾ ਤੇ ਵਧੀਆ ਸੀ college ਦੇ game ਰਖਣ ਤੋਂ ਬਾਅਦ ਊ ਸ਼ਰੀਰ fit ਸੀ। ਅਮਨ, ਦਿਮ੍ਪੀ ਦੇ ਕੋਲ ਆ ਕੇ ਬੈਠ ਗਯਾ ਤੇ ਓਸ੍ਨੀ ਦੇਖ੍ਯਾ ਕੇ ਦਿਮ੍ਪੀ ਉਦਾਸ ਕਰ ਲਗ ਰਹੀ ਹੈ। ਅਮਨ ਬੋਲ੍ਯਾ, madam ਤੁਸੀਂ ਉਦਾਸ ਕ੍ਯੋ ਹੋ ਤਾਂ ਦਿਮ੍ਪੀ ਨੇ ਕੇਹਾ ਨਾਈ ਨਾਈ ਮੈਂ ਉਦਾਸ ਨਹੀ ਆਂ ਅਮਨ ਨੇ ਕੇਹਾ ਤੁਸੀਂ ਉਦਾਸ ਹੋ ਕੇ ਗਲ ਦਸੋ ਗੇ ਉਦਾਸ ਹੋ ਗਲ ਦਸੋ ਕੀ ਗਲ ਆਯ ਦਿਮ੍ਪੀ ਨੇ ਹੋਕਾ ਜੇਹਾ ਭਾਰਯ ਤੇ ਕੋਈ ਗਲ ਨਾ ਦਾਸੀ ਬਾਸ ਐਵੇ ਹੀ ਅਮਨ ਫੇਰ ਬੋਲ੍ਯਾ

ਅਮਨ ਦੀਆਂ ਗੱਲਾਂ ਸੁਨ ਕੇ ਰਿਮਪੀ ਦੇ ਬੁੱਲਾਂ ਉਪਰ ਮੁਸਕੁਰਾਹਟ ਆਈ ਤੇ ਰਿਮਪੀ ਕੇਹਨ ਲਗੀ ਕੋਈ ਖਾਸ ਗਲ ਨਹੀ ਜ਼ਿੰਦਗੀ ਦੇ ਵਿਚ ਐਸੇ ਦੁਖ ਨੇ ਜੋ ਨਹੀ ਦੱਸੇ ਜਾ ਸਕਦੇ ਅਮਨ ਨੇ ਦੋ ਬਾਰ ਬਾਰ ਪੋਚਣ ਤੇ ਰਿਮਪੀ ਨੇ ਜਿੰਦੇ ਨਾਲ ਵਿਆਹ ਦੇ ਵਿਆਹ ਤੋਂ ਲੇ ਕੇ ਅਜ ਤਕ ਦੀ ਸਾਰੀ ਕਹਾਨੀ ਦੱਸੀ ਏਨਾਨੀ ਨੂ ਅਧਿ ਛੁਟੀ ਹੋਣ ਦੀ ਘੰਟੀ

ਅਪਨੇ ਸਾਸ ਸਾਰੇ ਨਾਲ ਰੋਟੀ ਖਾ ਨੂ ਰੋਟੀ ਖਵਾ ਕੇ ਫੇਰ ਆਪ ਖਾਦੀ ਫੇਰ ਊ ਅਪਨੇ ਕਮਰੇ ਵਿਚ ਚਲੀ ਗਈ ਬੇਦ ਊਟੀ ਲਾਮੀ ਪੈ ਓਦੇ ਕਣਾਂ ਵਿਚ ਅਮਨ ਦੇ ਕਹੇ ਏ ਬੋਲ ਗੂੰਜ ਰਹੇ ਸਨ ਰਿਮਪੀ ਦੀ ਊ ਦੀ ਏਸ ਤਰਹ ਦੀ ਹਮਦਰਦੀ ਕਦੇ ਵੀ ਕਿਸੇ ਨੇ ਨਹੀ ਕੀਤੀ ਦਿਤੀ ਸੀ। ਆਜ ਓਸਨੂ ਪਹਲੀ ਵਾਰ ਕਿਸੇ ਨਾਲ ਅਪਨੇ ਦਿਲ ਦਾ ਦੁਖ ਸਾਂਝਾ ਕੀਤਾ ਸੀ ਜਿਸ ਕਰ ਕੇ ਓਸਦੇ ਮਨ ਵਿਚ ਕਾਫੀ ਭਾਰ ਹਲਕਾ ਹੋਗਯਾ ਲਗਦਾ ਸੀ ਜਿਵੇਂ ਓਸਦੀ ਕਣਾਂ ਵਿਚ ਅਮਨ ਦੇ ਬੋਲ ਗੋੰਜ ਰਹੇ ਹਨ ਓਸਦੀ ਆਖਾਂ ਵਿਚ ਸ਼ਰੀਰ ਵਿਚ ਇਕ ਅਜੀਬ ਊਰਜਾ ਆ ਗਈ। ਅਗਲਾ ਦਿਨ ਹੋਯਾ ਰਿਮਪੀ ਸਵੇਰੇ ਉਠੀ, ਨਹਾ ਧੋ ਕੇ ਪਾਠ ਕੀਤਾ ਤੇ ਫੇਰ ਘਰ ਦਾ ਕਮ ਮੁਕਾ ਕੇ ਦਿਮ੍ਪੀ ਸਕੂਲ ਲੈ ਤਿਆਰ ਹੋਗੀ।

ਸਕੂਲ ਪੋਹ੍ਨ੍ਚ੍ਡੀ ਹੀ ਅਮਨ ਮਿਲ ਗਯਾ ਅਮਨ ਨੇ ਮਿਲਦੇ ਹੀ ਕੇਹਾ ਸਾਸਰੀਕਾਲ ਬੁਲਾਈ ਵਾਹ ਮੈਡਮ ਆਜ ਤਾਂ ਕਿਆ ਖੋਬ੍ਸੁਰਤ ਲਾਗ ਰਹੀ ਹੋ ਆਜ ਕਿਸੇ ਵਿਯਾਹ ਦਾ function ਵਿਚ ਜਾਣਾ ਆਯ ਕੀ ਅਮਨ ਮੁਸ੍ਕੁਰਾ ਕੇ ਕੇਹਨ ਲਗਾ ਅਜ ਤਾਂ ਇੰਜ ਜਾਪ ਰਿਹਾ ਹੈ ਜਿਵੇਂ ਕੀ ਪਤਝੜ ਤੋਂ ਫੁਲਾਂ ਦੀ ਫੁਲਵਾਰੀ ਉਪਰ ਬਸੰਤ ਮੇਹਕ ਰਹੀ ਹੋਵੇ ਜਿਵੇਂ ਮੀਨ ਪੇੰ ਤੋਂ ਬਾਅਦ ਸਬ ਹਰਿਆ ਭਰਿਆ ਹੋ ਜਾਂਦਾ ਹੈ ਹੋ ਜਾਂਦਾ ਹੈ ਜਿਵੇਂ ਮੀਨ ਪੈਣ ਤੋਂ ਬਾਅਦ ਸਬ ਹਰਯ ਭਾਰਯ ਹੋ ਜਾਂਦਾ ਹੈ ਜਿਵੇਂ ਅਮਨ ਨਾਲ ਪੁੰਨਯ ਦੇ ਚਾਨ ਦੀ ਚਮਕ ਹੁੰਦੀ ਹੈ ਏਨੀ ਤਾਰੀਫ਼ ਸੁਨ ਕੇ ਦਿਮ੍ਪੀ ਨੂ ਬੋਹਤ ਚੰਗਾ ਲਗਾ ਆਯ ਸਬ ਸੁਨ ਕੇ ਦਿਮ੍ਪੀ ਏਇਕ ਨਿਕੀ ਜੈ ਮੁਸਕੁਰਾਹਟ ਤੇ ਜ਼ੁਬਾਨ ਤੇ ਜਵਾਬ ਦਿਤਾ ਅਧਿ ਛੁਟੀ ਵੀਲਾਯ ਅਮਨ ਤੇ ਦਿਮ੍ਪੀ ਇਕਠੀ ਬੈਠ ਕੇ lunch ਕਰ ਰਹੀ ਤੇ ਊ ਕੇਰੀ ਚੀਜ਼ ਬੈਠ ਕੇ ਛੁਟੀ ਤੋਂ ਬਾਅਦ ਵੀ ਗੱਲਾਂ ਬਾਤਾਂ ਕਰਦੇ ਅਹ ਅਮਨ ਨੂ ਨੂ ਰਿਮ੍ਪੀ ਚੰਗੀ ਲਗਦੀ ਸੀ ਜਿਸ ਕਰ ਕੇ ਉਹ ਰਿਮ੍ਪੀ ਨਾਲ ਗਲ ਬਾਤ ਕਰਕਰਨੀ ਚੌਂਦਾ ਸੀ ਐਡਰ ਰਿਮਪੀ ਨੂ ਵੀ ਅਮਨ ਬਾਰੇ ਸੋਚਦੀ ਰਿਹੰਦੀ। ਓਸਦੀ ਦਿਲ ਵਿਚ ਅਮਨ ਦੇ ਲੈ ਪਿਆਰ ਤੇ ਉਪਜ ਲੈਣ ਲੱਗ ਪਯੀ ਸੀ। ਰਿਮਪੀ ਨੂ ਜੇਦੇ ਜਿੰਦੇ ਦੀ ਆਹ ਯਾਦ ਆਉਣਾ ਘੱਟ ਹੋਗੀ ਇਕ ਦਿਨ ਅਧਿ ਛੁਟੀ ਸਮੇ rest room ਵਿਚ ਬੈਠੀ ਸਨ ਓਥੇ ਹੋਰ ਕੋਈ ਨਹੀਂ ਸੀ ਓਸ ਕਮਰੇ ਵਿਚ aluminium ਦਾ ਦਰਵਾਜ਼ਾ ਤੇ ਦਾਰ੍ਵਾਜ੍ਯ ਨੂ ਸ਼ੀਸ਼ਾ ਲਾਗ੍ਯ ਹੋਯਾ ਸੀ ਜਿਸ ਵਿਚੋ ਬਹਿਰ ਅੰਦਰੋਂ ਬਹਿਰ ਆਂ ਵਾਲਾ ਸਬ ਕੁਛ ਦਿਸਦਾ ਸੀ ਤੇ ਬਾਹਰੋਂ ਅੰਦਰ ਕੁਛ ਵੀ ਨਹੀ ਦਿਖਾਈ ਦੇਂਦਾ ਸੀ ਦਰਵਾਜ਼ਾ ਬੰਦ ਸੀ ਅਮਨ ਅਤੀ ਦਿਮ੍ਪੀ ਗਲ ਕਰ ਰਹੀ ਸਨ ਅਮਨ ਨੇ ਸ਼ਰਾਰਤ ਭੈਰ ਨਜ਼ਰ ਨਾਲ ਦਿਮ੍ਪੀ ਨੂ ਦੇਖ੍ਯਾ ਅਮਨ ਨੇ ਦਿਮ੍ਪੀ ਨੂ ਹਰ ਤਰਹਾਂ ਦੀ ਗਲ ਆਪਸ ਵਿਚ ਕਰ ਲੈਂਦੇ ਸਨ ਕਿਓਂਕਿ ਓਹਨਾਂ ਦੇ ਵਿਚ ਬੋਹਤ ਗੂੜੀ ਦੋਸਤੀ ਪੈ ਗਈ ਸੀ ਅਮਨ ਨੇ ਸ਼ਰਾਰਤ ਭਰੀ ਨਜ਼ਰਾਂ ਨਾਲ ਕੇਹਾ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

Okay ਜੀ, ਚੰਗਾ ਜੀ bye

Hello ਸਤਿ ਸ਼੍ਰੀ ਅਕਾਲ ਸੀਰਤ ਕੀ ਹਾਲ ਐ

ਮੈਂ ਵੀ ਠੀਕ ਆ ਹੋਰ ਤੁਸੀ ਸੁਣਾਓ ਕੀ ਕਰ ਰਹੇ ਸੀਗੇ ਬਸ ਇੱਕ ਕੰਮ ਕਰ ਰਹੀ ਸੀ ਤਾਂਹੀ ਤੁਹਾਨੂੰ ਫੋਨ ਕੀਤਾ ਸੀ ਹਨਾਂ ਆਸਟ੍ਰੇਲੀਆ ਤੇ ਨਾ ਇੱਕ article ਲਿਖਣਾ ਸੀ, ਤੁਸੀ ਮੈਨੂੰ ਦੱਸ ਸਕਦੇ ਹੋ?

TV ਤੇ ਨਾ ਆ ਰਿਹਾ ਸੀ news ਵਗੈਰਾ ਚ ਕਾਫੀ ਆ ਰਿਹਾ ਸੀ ਮੈਂ ਕਿਹਾ ਚਲੋ ਉਸ ਬਾਰੇ ਥੋੜਾ topic ਮੈਂ ਵੀ read ਕੀਤਾ ਈ ਆ ਕੱਲ ਹਾਂਜੀ ਦੱਸੋ ਹਾਂਜੀ ਜਿਵੇਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰ ਅਹ ਕੈਨਬਰਾ ਹੈ ਤੇ ਐ ਦੱਖਣੀ ਗੋਲਕਤ ਹੈਗੀ ਐ ਤੇ ਆਸਟ੍ਰੇਲੀਆ ਤੇ ਇੱਕ ਅਹ ਸਤੰਦਰੁਬ ਰੁਦ ਦੇਸ਼ ਵੀ ਹੈ ਇਹਦੇ ਵਿੱਚ ਆਸਟ੍ਰੇਲੀਆ ਧਤ ਧਮਾਨੀਆ ਔਰ ਕਈ ਅਨਿਯਾ ਦੀਪ ਨੇ ਖੇਤਰਾਂ ਦੀ ਅਹ ਖੇਤਰਫਲ ਦੀ ਦ੍ਰਿਸ਼ਟੀਕੋਣ ਐ ਵਿਸ਼ਵ ਦਾ ਛਟਾ ਸਭਤੋਂ ਵੱਡਾ ਦੇਸ਼ ਹੈ ਤੇ ਇਹਦੇ ਉੱਤਰ ਵਿੱਚ ਪਾਪੂਆਂ, ਨਊਗੀਨੀ, ਇੰਡੋਨੇਸ਼ੀਆ ਪੂਰਵ ਨਿਊ ਅਹ ਕੈਲੋੜੀਆ ਓਰ ਦਕਸਿੰਨ ਨਿਊਜ਼ੀਲੈਂਡ ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਤੇ ਇੱਥੇ ਦੇ ਅਬਾਦੀ ਵੀਹ ਵੀਹ ਹ ਵੀਹ ਅਹ ਵੀਹ ਕਰੋੜ ਨੌ ਹਜ਼ਾਰ ਨੌ ਸੌ ਤਿੰਨ ਨੌ ਸੌ ਤੀਹ ਲੱਖ ਦੋ ਹਜ਼ਾਰ ਦੋ ਸੌ ਅਹ ਤਰਾਨਵੇ ਹੈ ਤੇ ਜ਼ਿਆਦਾਤਰ ਲੋਕ ਬ੍ਰਿਟੇਨ ਵਿੱਚ ਅਹ ਆਏ ਆਏ ਸੀ ਤੇ ਗਰੈਂਡ ਬ੍ਰਿਟੇਨ ਦੀ ਮਹਾਰਾਣੀ ਮਹਾਰਾਣੀ ਏਲੀ ਜਾਬੇਦ ਰੀਤੀ ਵੀ

ਹਾਂਜੀ ਫੇਰ ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲਾ ਚਾਰ ਚਾਲੀਸ ਹਜ਼ਾਰ ਵੀ ਅਹ ਵਰ੍ਹੇ ਤੱਕ ਉਸੇ ਉਥੇ ਪੁਰਾਣੇ ਲੋਕ ਰਹਿ ਰਹੇ ਸਨ। ਤੇ ਜਿੰਨਾਂ ਦੀਆਂ ਬੋ ਅਹ ਬੋਲੀਆਂ ਦੀਆਂ ਨੇੜੇ ਢਾਈ ਸੌ ਅਹ ਵਟਾ ਬਨ ਬਣਦੀਆਂ ਸਨ ਤੇ ਉਹ ਪਹਿਲੀ ਵਾਂਗ ਪਹਿਲੀ ਪਾਰੀ ਪੱਦ ਸੋਲਾਂ ਸੌ ਛੇ ਵਿੱਚ ਨੇ ਲਿਖਿਆ ਤੇ ਸਤਾਰਾਂ ਸੌ ਸੱਤਰ ਵਿੱਚ ਇਸ ਤੇ ਬਰਤਾਨੀਆਂ ਨੇ ਆਪਣਾ ਅਹ ਦੁਆਲਾ ਕੀਤਾ ਆਪਣਾ ਦਾਅਵਾ ਕੀਤਾ ਸੀ।

ਜਿਵੇਂ ਛੱਬੀ ਜਨਵਰੀ ਸਤਾਰਾਂ ਸੌ ਅਠਾਸੀ ਦੇ ਵਿੱਚ ਬ੍ਰਿਟੇਨ ਦੇ ਲੋਕ ਇਹ ਕਹਿ ਲੈਕੇ ਬ ਬਸਾਏ ਗਿਆ ਸੀਗਾ ਨਿਊਜ਼ੀ new ਫੋਲੈਂਡ ਨਿਊਫੋਲੈਂਡ ਵੈਸਲ ਅਪ ਦੇ ਬਸਣ ਬਸਣੇ ਦੇ ਲਈ ਪਹਿਲੇ ਸਥਾਨ ਨੂੰ ਰੁ ਰੂਪ ਵਿੱਚ ਚੁਣਿਆ ਗਿਆ ਸੀਗਾ ਤੇ ਧੀਰੇ ਧੀਰੇ ਲੋਕ ਇਹ ਅਨਿਯਾ ਜਗਾਹੋਂ ਤੇ ਅਹ ਆਕੇ ਵੱਸ ਗਏ ਸੀਗੇ ਤੇ ਇੱਕ ਜਨਵਰੀ ਨੌ ਨੌ ਉੱਨੀ ਸੌ ਇੱਕ ਵਿੱਚ ਛੇ ਸਥਾਨਾਂ ਨੂੰ ਆਯੋਜਨ ਕੀਤਾ ਗਿਆ ਸੀ, ਅਧਿਕਾਂਸ਼ ਅਬਾਦੀ ਉੱਪਰ ਦੀ ਔਰ ਹੈ ਤੇ ਸ਼ਹਿਰਾਂ ਦੇ ਅਧਿਕ ਲੋਕ ਨੇ ਆਏ ਦੇ ਮਾਮਲੇ ਦੇ ਵਿੱਚ ਇਹ ਦੁਨੀਆਂ ਵਿੱਚ ਪੰਜਵੇ ਸਥਾਨ ਤੇ ਨੇ ਇਸ ਅਵਸਥਾ ਦੇ ਦੁਨੀਆਂ ਵਿੱਚ ਤੇਰਵੇਂ ਸਥਾਨ ਤੇ ਹੈ ਤੇ ਇਸ ਪ੍ਰਕਾਰ ਐ ਦੁਨੀਆਂ ਦੇ ਅਮੀਰ ਦੇਸ਼ਾਂ ਵਿੱਚੋ ਇੱਕ ਹੈ ਮੰਨਿਆ ਜਾਂਦਾ ਹੈ। ਹਾਂਜੀ ਤੇ ਇਸਦਾ ਪੂਰਾ ਨਾਂ ਕੀ ਹੈ ਮੈਨੂੰ ਇਸਦਾ ਪੂਰਾ ਨਾਂ ਦੱਸੋ ਹਾਂਜੀ ਜਿਵੇਂ ਆਸਟ੍ਰੇਲੀਆ ਸ਼ਬਦ ਲੈਟਿਨ ਔਰ ਅਸ ਅਸਲੇ ਅਸਟੇਲੇਸ ਦੇ ਨੇ ਲੀਤਾ ਗਿਆ ਹੈ ਜਿਹਦਾ ਅਰਥ ਦਸ਼ਣੀ ਔਰ ਦਸ਼ਣੀ ਹੁੰਦਾ ਹੈ ਆਸਟ੍ਰੇਲੀਅਨ ਲੋਕਾਂ ਦੇ ਆਸਟ੍ਰੇਲੀਆ ਕਿਹਾ ਜਾਂਦਾ ਹੈ ਤੇ ਰੂ ਰੂਮੀ ਦੇ ਸਮੇਂ ਇੱਕ ਅਗਿਆਨ ਦਸ਼ਣੀ ਦੇਸ਼ ਦੇ ਬਾਰੇ ਸੁਚ ਸੋਚਿਆ ਗਿਆ ਸੀ ਤੇ ਐ ਇਹ ਵੀ ਬਿਨਾਂ ਸਬੂਤ ਦੇ ਓਪ ਓਪ ਓਪਨਿਵੇਸ਼ਿਕ ਕਾਲ ਦੇ ਬੁਲ ਭੂਗੋਲ ਦੀ ਕਿਤਾਬਾਂ ਵੀ ਹੈਗੀਆਂ ਨੇ

ਤੇ ਆਸਟ੍ਰੇਲੀਆ ਸ਼ਬਦ ਪਹਿਲੀ ਵਾਰ ਪ੍ਰਯੋਗ ਸੋਲਾ ਸੌ ਪੱਚੀ ਦੇ ਅੰਗਰੇਜ਼ਾਂ ਵਿੱਚ ਕੀਤਾ ਗਿਆ ਸੀ ਮਿਥੀ ਵੀ ਅਹ ਮਿਥਵੀ ਸਲੈਂਡਰ ਸਲੈਂਡਰ ਨੇ ਅਠਾਰਾਂ ਸੌ ਚਾਰ ਦੇ ਇਸ ਨਾਮ ਨੂੰ ਲੋਕਪ੍ਰਿਯ ਕਰਤਾ ਸੀਗਾ ਤੇ ਜੋਫ ਜੋ ਜੋਸਫੈਮ ਬੈਕ ਤੇ ਅਨੁਰਾਧ ਅਨੁਰੋਧ ਐ ਅਠਾਰਾਂ ਸੌ ਚੋਦਾਂ ਵਿੱਚ ਆਪਣੀ ਪੁਸਤਕ ਨੂੰ ਨਾਮ ਏ ਲਵੋਜ ਟੁ ਤੇਰਾ

ਤੇ ਅਠਾਰਾਂ ਸੌ ਚੋਵੀ ਵਿੱਚ ਸਮੁੰਦਰੀ ਅਰ ਕਾਰਯਾਲਏ ਵਿਚ ਮਨਿਯਤਾ ਵੀ ਤੇ ਇਸ ਨਾਮ ਬਰਕਰਾਰ ਰੱਖਿਆ ਗਿਆ। ਆਸਟ੍ਰੇਲੀਆ ਸ਼ਬਦ ਵਾਲਾ ਪਹਿਲਾ ਨਕਸ਼ਾ ਅਠਾਰਾਂ ਸੌ ਚੌਵੀ ਦੇ ਵਿੱਚ ਸੈੱਟ ਪੀਟ ਅਹ ਪਿਟ ਸਰਵ ਅਹ ਸਰਵ ਬ ਬ ਬਰਗ ਰੂਪ ਵਿੱਚ ਛਪਿਆ ਸੀ

ਹਾਂਜੀ ਮਨੁਸ਼ਿਆ ਦੀ ਜਿਹੜੀ ਹੈਗੀ ਆ ਬਿਆਲੀ ਹਜ਼ਾਰ ਤੋਂ ਅਠ ਅਹ ਅਠਤਾਲੀ ਹਜ਼ਾਰ ਸਾਲ ਪਹਿਲੇ ਆਸਟ੍ਰੇਲੀਆ ਵਿੱਚ ਐ ਵਿੱਚ ਰਹਿਣਾ ਸ਼ੁਰੂ ਕੀਤਾ ਔਰ ਰੋ ਅਹ ਰੋਹਿਤ ਦੱਖਣੀ ਏਸ਼ੀਆ ਦੇ ਵਿੱਚ ਆਏ ਸੀਗੇ ਤੇ ਪੁਰਾਣੇ ਮੂਲ ਨੀਵਾਸੀਆਂ ਆਸਟ੍ਰੇਲੀਆ ਲੋਕਾਂ ਦੇ ਪੂਰਵਜਨਕ ਸੀਗੇ। ਤੇ ਅਠਾਰਵੀਂ ਸ਼ਤਾਬਦੀ ਦੇ ਅੰਤ ਜਦੋਂ ਜਦ ਯੂਰੋਪ ਦੇ ਲੋਕ ਬਸਣ ਬਸਣ ਆਏ ਤੇ ਉਹਨਾਂ ਨੇ ਉਸ ਸਮੇਂ ਪੁਰ ਪੁਰਾਣੇ ਸਨਵੰਦੇਸ਼ੀ ਲੋਕ ਸ਼੍ਰੀ ਸ਼ਾਹ ਅਹ ਸ਼ਿਕਾਰ ਸਬੰਧਿਤ ਪੌਦੇ ਨੂੰ ਖਾਣ ਦੀ ਕਈ ਅਦ ਅਦ ਆਦਮ ਆਦਮੇਕਸਿਕ ਸੋਚ ਜ਼ੁਬਾਨੀ ਜਮੀਨ ਦੀ ਪ੍ਰਤੀ ਸਮਾਨ ਕੀਤੀ ਔਰ ਇਤਿਹਾਸ ਦੀ ਸੋਚ ਦਾ ਪਾਲਣ ਕਰਨ ਦਾ ਕਰਨਾ ਜਾ ਰਹੇ ਸੀਗੇ। ਤੇ ਕਦੀ ਕਦੀ ਸ਼ਿਕਾਰ ਕਰਨ ਦੇ ਲਈ ਚਰਨ ਚਰਨ ਵਾਲੇ ਦੱਖਣ ਏਸ਼ੀਆ ਦੀ ਮਛੁਵਾਰੋ ਤੋਂ ਬਾਅਦ ਯੂਰੋਪ ਖੋਜਕਰਤਾ ਵੀ ਵੀ ਇੱਥੇ ਪਹੁੰਚੇ ਤੇ ਵਿਲੀ ਵਿਲੀਅਮ ਜਨ ਜਾਨਣ ਇੱਕ ਏਡ ਇੱਕ ਦੇਸ਼ ਨਾਵਿਕ ਦੇ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਸੋਲਾਂ ਸੌ ਛੇ ਵਿੱਚ ਕੈਂਪੇਓਗ ਦੀ ਏ ਉੱਪਰੀ ਅਹ ਸਿਰੇ ਨੂੰ ਦੇਖਿਆ ਔਰ ਅਹ ਛੱਬੀ ਜਨਵਰੀ ਨੂੰ ਪੈਨ ਅਹ ਫਾਥਰ ਨਦੀ ਦੇ ਕੋਲ ਐ ਉਤਾਰਿਆ ਗਿਆ ਹਾਂਜੀ ਤੇ ਫਿਰ ਅਹ ਸਾਂਚਾ ਸਾਂਚਾ ਨੇ ਉ ਉਤਰਲੇ ਤਿਲ ਉਤਰ ਉਤਰਲੇ ਤੇ ਲਹਿੰਦੇ ਆਸਟ੍ਰੇਲੀਆ ਦੇ ਨਕਸ਼ੇ ਬਣੀਏ ਪਰ ਉੱਥੇ ਵਸੇ ਨਾ ਅਤੇ ਵਲੀਅਮ ਦੀ ਆਹ ਦੀਪ ਪੀਅਰ ਇੱਕ ਅੰਗਰੇਜ਼ ਖੋਜੀ ਨੇ ਸੋਲਾਂ ਸੌ ਅਠਾਸੀ ਅਤੇ ਫਿਰ ਸੋਲਾਂ ਸੌ ਉਨਾਂਨਵੇਂ ਵਿੱਚ ਇੱਥੇ ਦਾ ਫੇਰਾ ਪਾਇਆ ਤੇ ਸਤਰਾ ਸਤਾਰਾਂ ਸੌ ਸੱਤਰ ਵਿੱਚ ਜੈਬ ਨੇ ਚੜਦੇ ਆਸਟ੍ਰੇਲੀਆ ਨੂੰ ਖੋਜਿਆ ਤੇ ਨਾਂ new ਸਾਊਥ ਅਹ ਵੈਲਜ ਰੱਖਿਆ ਤੇ ਅਹ ਬਰਤਾਨੀਆਂ ਲਈ ਇਸਨੂੰ claim ਕੀਤਾ ਤੇ ਜੈਮਜ ਕੋ ਦੀਆਂ ਖੋਜਾਂ ਨੇ ਅਹ ਮੁਜਰਮਾਂ ਦੀ ਇੱਕ ਨਗਰੀ ਦੀ ਨਗਰੀ ਦੀ ਰੱਖੀ ਜਿਵੇਂ ਛੱਬੀ ਜਨਵਰੀ ਸਤਾਰਾਂ ਸੌ ਅਠਾਸੀ ਨੂੰ ਆਰਥਿਕ ਫਿਲਿ ਫਿਲਿਪ ਪੋਡਜੈਂਕ ਆਦਿ ਹੁਣ ਸੀ ਅਹ ਸੀਡੀਜ਼ ਪਹੁੰਚੇ ਤੇ ਉਹਨਾਂ ਨੇ ਤਿਥੀ ਨੂੰ ਆਸਟ੍ਰੇਲੀਆ ਦਾ ਰਾਸ਼ਟਰ ਦਿਵਸ ਜਾਂ ਆਸਟ੍ਰੇਲੀਆ ਦਿਵਸ ਕਿਹਾ ਗਿਆ ਤੇ ਸਤਮ ਅਹ ਮਾਨੀਆਂ ਨੂੰ ਅਠਾਰਾਂ ਸੌ ਤਿੰਨ ਦੇ ਵਿੱਚ ਵਸਾਇਆ ਗਿਆ ਤੇ ਅਠਾਰਾਂ ਸੌ ਅਠਾਈ ਵਿੱਚ ਬ੍ਰਿਟੇਨ ਨੇ ਆਸਟ੍ਰੇਲੀਆ ਨੂੰ ਦ ਦਾਅਵਾ ਕੀਤਾ। ਨਏ ਦੀਪ ਵੈਲਸ ਵੈਲਸ ਤੋਂ ਅਲੱਗ ਹੋਕੇ ਨਏ ਰਾਜੇ ਬਣੇ ਅਠਾਰਾਂ ਸੌ ਛੱਤੀ ਤੇ ਵਿੱਚ ਦਕਸ਼ਣੀ ਏ